ਲੱਗੇ ਹੋਏ ਹਨ ਤੇ ਕੁਛ ਮੋਟਰਸਾਈਕਲ ਭੀ ਖੜੇ ਹਨ।

ਤੇ ਇੱਕ ਆਦਮੀ ਡੰਡੇ ਦੇ ਨਾਲ ਕਿਸ਼ ਪਾਣੀ ਦੇ ਵਿੱਚ--

ਜਿਸ ਦੇ ਅੰਦਰ ਸਟੈਂਡ ਦੇ ਵਿੱਚ ਕੁਛ ਲਿਫਾਫਿਆਂ ਵਿੱਚ ਪਾ ਕੇ ਕੱਪੜੇ ਰੱਖੇ ਹਨ।

ਪਏ ਹੋਏ ਹਨ ਤੇ ਕੁਰਸ ਮੇਜ ਦੇ ਉੱਪਰ ਕੁਝ ਕੱਪੜਾ।

ਤੇ ਦੂਰ ਕੁਛ ਦਰਖਤ ਵੀ ਲੱਗੇ ਹੋਏ ਦਿਖ ਰਹੇ ਹਨ।

ਰੱਖਿਆ ਹੋਇਆ ਹੈ ਤੇ ਤਾਰ ਜਿਹੜੀ ਟੰਗੀ ਹੋਈ ਹੈ।

ਤੇ ਕੁਝ ਮੋਟਰਸਾਈਕਲ ਵੀ ਬਾਹਰ ਪਾਰਕ ਕੀਤੇ ਹੋਏ ਨਜ਼ਰ ਆ ਰਹੇ ਹਨ।

ਦਰਖਤ ਹਨ ਤੇ ਕਾਫੀ ਸਾਰੀਆਂ ਗੱਡੀਆਂ ਬਾਹਰ ਪਾਰਕ ਕੀਤੀਆਂ ਹੋਈਆਂ ਹਨ।

ਖੇਡ ਦਾ ਮੈਦਾਨ ਨਜ਼ਰ ਆ ਰਿਹਾ ਹੈ ਜਿਸ ਦੇ ਅੰਦਰ ਕੁਝ ਖੇਡਾਂ ਚੱਲ ਰਹੀਆਂ ਹਨ।

ਇਸ ਦੇ ਅੰਦਰ ਛੋਟੇ ਛੋਟੇ ਕਾਫੀ ਸਾਰੇ ਮੰਦਰ ਬਣੇ ਹੋਏ ਹਨ।

ਇੱਕ ਮੰਦਿਰ ਦੇ ਅੰਦਰੋਂ ਇੱਕ ਆਦਮੀ ਨਿਕਲਦਾ ਨਜ਼ਰ ਆ ਰਿਹਾ ਹੈ।

ਤੇ ਉਸਦੇ ਕੋਲ ਇੱਕ ਬਿਜਲੀ ਵਾਲਾ ਟ੍ਰਾਂਸਫਾਰਮ ਲੱਗਾ ਹੋਇਆ ਹੈ ਤੇ ਇੱਕ ਬੂਟਾ ਹੈ।

ਦਾ ਰੈਸਟੋਰੈਂਟ ਨਜ਼ਰ ਆ ਰਿਹਾ ਹੈ ਜਿਸ ਦੇ ਅੰਦਰ ਬਤੀਆਂ ਜਗ ਰਹੀਆਂ ਹਨ।